ਵੀ ਸੱਤਾ ਜਾਂ ਗਿਆਨ ਜਾਂ ਜਿਹੜੀ ਸਭ ਤੋਂ ਵੱਡੀ ਹਸਤੀ ਹੈ ਉਹ ਸ਼ਬਦ ਹੋਈ ਹੈ ਸ਼ਬਦ ਕਿ ਇਵੇਂ ਨੀ ਹੈ ਉਹਦੇ ਦਾਰਸ਼ਨਿਕ ਵੀ ਅਰਥ ਨੇ ਉਹਦੇ ਰਾਜਨੀਤਿਕ ਅਰਥ ਵੀ ਨੇ ਉਹਦੇ, ਹੁਣ ਤੁਸੀਂ ਦੇਖੋ ਕਿ ਦੁਨੀਆਂ 'ਚ ਵ~ ਸਰਕਾਰਾਂ ਆਪਦੀ ਬੋਲੀ ਸਿਖਾਉਣ ਲਈ ਪੜ੍ਹਾਈ ਦੇ ਤੌਰ ਤੇ ਕਿੰਨਾ ਪੈਸਾ ਖ਼ਰਚਦੀਆਂ ਨੇ ਦੂਜਿਆਂ ਤੇ ਉਹ ਪ੍ਰਭਾਵ ਪਾਉਣ ਲਈ ਕਿੰਨਾ ਪੈਸਾ ਖ਼ਰਚਦੀਆਂ ਨੇ ਮੰਨ ਲਓ ਬੰਬਈ ਵਾਲੀ ਜਿਹੜੀ film ਨਗਰੀ ਰਹੀ ਹੈ ਉਹ ਆਪਣੇ ਆਪ ਖੜੀ ਨੀ ਹੋਈ ਅਡਵਾਨੀ ਨੇ ਆਪਣੀ ਸਵੈ ਜੀਵਨੀ 'ਚ ਲਿਖਿਆ ਹੈ ਕਿ ਜਦੋਂ ਉਹ ਮੰਤਰੀ ਬਣਿਆ ਉਹਨੇ ਸਾਰੇ ਬੰਦੇ ਸੱਦੇ ਉਹਨੂੰ ਕਿਹਾ ਫਿਲਮਾਂ ਬਣਾਓ ਹਿੰਦੀ 'ਚ ਉਹ ਆਪਦਾ ਉਹ ਨਾਂ ਲੈਂਦਾ ਹੈ ਕਿ ਮੈਂ ਰਾਮਾਨੁਜ ਸ਼ਾਗਰ ਤੇ ਚੌਪੜਾ ਨੂੰ ਕਿਹਾ ਕਿ ਇਤਿਹਾਸ ਬਣਾਓ ਰਮਾਇਣ ਤੇ ਮਹਾਂਭਾਰਤ ਤੇ ਉਹਦਾ ਅਸਰ ਕਿੰਨਾ ਸੀ ਪੰਜਾਬ 'ਚ ਇੱਕ ਪਾਸੇ ਪੰਜਾਬ 'ਚ ਖਾੜਕੂ ਲਹਿਰ ਚੱਲਦੀ ਸੀ ਤੇ ਸੜਕਾਂ ਬੰਦ ਹੁੰਦੀਆਂ ਸੀ ਬਾਜ਼ਾਰ ਵੀ ਬੰਦ ਹੁੰਦੇ ਸੀ, ਪਰ ਜਦੋਂ ਐਤਵਾਰ ਨੂੰ ਰਮਾਇਣ ਆਉਂਦੀ ਸੀ ਤਾਂ ਬਾਜ਼ਾਰ ਬੰਦ ਹੋ ਜਾਂਦੇ ਸੀ, ਬੋਲੀ ਕਿਹਨਾਂ ਕਿਹਨਾਂ ਰੂਪਾਂ ਨਾਲ ਮਨੁੱਖ ਤੇ ਕਿੰਨਾ ਅਸਰ ਪਾਉਂਦੀ ਹੈ, ਸਾਡੇ ਕੋਲ ਕਿਹੜਾ ਰੂਪ ਪੰਜਾਬੀ ਦਾ ਅੱਜ ਕੱਲ੍ਹ ਉਹ ਹੈ ਗੀਤਾਂ ਰਾਹੀਂ ਇਹ ਪਤਾ ਨਾ ਆਪਾਂ ਨੂੰ ਪੰਜਾਬੀ ਨੂੰ ਲੋਕ ਜਾਣਦੇ ਅੱਜ ਕੱਲ੍ਹ ਕਾਹਦੇ ਰਾਹੀਂ ਜਾਣਦੇ ਨੇ ਗੀਤ ਰਾਹੀਂ ਫਿਰ ਗੱਲ ਕਿੱਥੇ ਖ਼ਰਾਬ ਹੈ ਗੱਲ ਇੱਥੇ ਕਿ ਗੀਤ ਸਾਡੇ ਲਈ ਕਰਦੇ ਕੀ ਨੇ। ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਨਾਲ ਇੱਕ ਸਾਥੀ ਲੈ ਕੇ ਤੁਰੇ ਕੌਣ ਸੀ ਉਹ ਭਾਈ ਮਰਦਾਨਾ ਉਹ ਸੰਗੀਤਕਾਰ ਸੀਗੇ। ਵੀ ਇੱਕ ਤਾਂ ਸੰਗੀਤ ਦੀ ਵਰਤੋਂ ਗੁਰੂ ਸਾਹਿਬ ਨੇ ਕੀਤੀ ਉਹਨਾਂ ਨੇ ਇੱਕ ਸਾਜੀ ਦੁਨੀਆਂ ਇੱਕ ਸੰਗੀਤ ਦੀ ਵਰਤੋਂ ਅਸੀਂ ਕਰ ਰਹੇ ਹਾਂ ਜੋ ਸਾਜੀ ਹੋਈ ਦੁਨੀਆ ਹੈ ਉਹ ਢਾਈ ਜਾ ਰਹੀ ਹੈ ਕਿ ਨਹੀਂ ਜੋ ਅਸੀਂ ਗੀਤਾਂ ਰਾਹੀਂ ਮਨੁੱਖ ਲੈ ਕੇ ਆ ਰਹੇ ਹਾਂ ਉਹ ਸਾਡੀ ਵਿਰਾਸਤ ਨਾਲ ਕਿੰਨਾ ਮੇਲ ਖਾਂਦਾ ਇਉਂ ਨੀ ਕਿ ਗਾਉਣ ਵਾਲੇ ਗ਼ਲਤ ਗਾਉਂਦੇ ਨੇ ਜਾਂ ਗ਼ਲਤ ਲਿਖਦੇ ਨੇ ਉਹ ਨੀ ਹੈ ਅਸੀਂ ਸੁਣਕੇ ਜੋ ਪ੍ਰਵਾਨਗੀ ਦੇ ਰਹੇ ਹਾਂ ਉਹਦੇ ਬਿਨਾਂ ਨੀ ਉਹ ਚੱਲ ਰਹੇ ਸਾਡੇ ਜੋ ਥਾਂ ਹੈ ਨਾ ਉਹ ਇਸੇ ਕਰਕੇ ਪੰਜਾਬੀ ਬਾਰੇ ਜਿਹੜਾ ਨਜ਼ਰੀਆ ਬਣਿਆ ਹੋਇਆ ਹੈ ਉਹਦੇ 'ਚ ਵੱਡੀ ਘਾਟ ਹੈ ਕੋਈ। ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਤਾਂ ਕਿੱਦਾਂ ਲੱਗਦਾ। ਅਹ I don't know english ਹਨਾ ਇੰਨੀ ਹਿੰਮਤ ਵੀ ਨੀ ਹੁੰਦੀ ਕਿ ਮੈਂ ਨੀ ਬੋਲਦਾ ਅੰਗਰੇਜ਼ੀ ਹਨਾ, ਕਹਿ ਸਕਦੇ ਹਾਂ ਮਾਰ ਦਊਗਾ,

ਸਾਡੇ ਸਾਰੇ ਦਾ ਤੇ ਜਦੋਂ ਮੈਂ ਤੁਹਾਡੇ ਕੋਲ ਇੱਥੇ ਆਇਆ ਤਾਂ ਮੈਂ ਇਹ ਆਸ ਨਾਲ ਆਇਆਂ ਕਿ ਕਿੱਦਾਂ ਅਸੀਂ ਜਿੰਨੀ ਵੀ ਗੱਲ ਸਮਝੀ ਹੈ ਉਹਦੇ ਹਿਸਾਬ ਆਪਾਂ ਅੱਗੇ ਚਲਾ ਸਕਦੇ ਹਾਂ ਕਿ ਇੱਕ ਅਸੀ ਸਾਡਾ ਜਿਹੜਾ ਹੈ ਉਹਦੇ 'ਚ ਬਹੁਤ ਸੌਖਾ ਕੰਮ ਹੈ ਜੇ ਬੰਦੇ ਨੇ ਕਰਨਾ ਜਦੋਂ ਬੰਦਾ ਮੰਨ ਲੈਂਦਾ ਹੈ,

ਆਪਦੇ ਆਪ ਨਾਲ ਵੀ ਖੇਡਕੇ ਦੇਖੋ ਕਿ ਚੀਜ਼ਾਂ ਦੇ ਨਾਂ ਰੱਖ ਕੇ ਜੋ ਦੁਨੀਆਂ 'ਚ ਲੱਗਦਾ ਹੈ ਕਿ ਇਹ ਵਿਗਾੜ ਆ ਗਿਆ. ਉਹ ਜਦੋਂ ਵੀ ਜਿਹਨੇ ਸੁਧਾਰਨਾ ਹੈ ਸ਼ਬਦਾਂ ਨਾਲ ਹੀ ਬੋਲਣਾ ਉਹਨਾਂ ਨੇ

ਤਾਂ ਹਰ ਬੰਦਾ ਹੱਸਦਾ ਹੈ ਕਿ ਆਉਂਦੀ ਨੀ ਹੈ, ਸ਼ਬਦ ਜੋੜ ਗ਼ਲਤ ਹੈ ਜੇ ਪੰਜਾਬੀ ਗ਼ਲਤ ਲਿਖਣ ਬੰਦੇ ਆਪ ਹੀ ਹੱਸ ਪੈਂਦੇ ਹੈ ਚੱਲਦਾ ਹੈ ਇੰਨਾ ਕੁ ਤਾਂ ਹੁਣ ਇਹ ਦੋ ਫ਼ਰਕ ਨੇ ਵੀ ਜੇ ਹੋਰ ਬੋਲੀ ਗ਼ਲਤ ਲਿਖੀ ਗਈ ਤਾਂ ਸੰਗ ਲੱਗਦੀ ਹੈ, ਬੇਇਜਤੀ ਮਹਿਸੂਸ ਹੁੰਦੀ ਹੈ, ਜੇ ਆਪਦੀ ਗ਼ਲਤ ਲਿਖੀ ਗਈ ਫਿਰ ਬੇਇਜਤੀ ਮਹਿਸੂਸ ਨਹੀਂ ਹੁੰਦੀ, ਫਿਰ ਉਹ ਚੱਲਦਾ ਲੱਗਦਾ ਹੈ। ਤਾਂ ਇਹ ਜਿਹੜਾ ਸਾਡੇ ਹਾਲਾਤ ਦਾ ਤਸ਼ਵੀਰ ਹੈ ਜਿਹੜੀ ਉਹ ਜੇ ਅਸੀਂ ਨਹੀਂ ਠੀਕ ਕਰਦੇ ਤਾਂ ਉਹ ਕਿੱਧਰ ਜਾਊਗੀ। ਆਖ਼ਿਰ ਅਸੀਂ ਕੀ ਕਰਨਾ ਚਾਹੁੰਦੇ ਆ ਬੰਦੇ ਸਾਡੇ, ਬੱਚਿਆਂ ਨੂੰ ਵਧੀਆ ਪੜ੍ਹਾ ਲਿਖਾ ਕੇ, ਵੱਡਾ ਬਣਾ ਕੇ ਸੌਖਾ ਕਰਨਾ ਚਾਹੁੰਦੇ ਆ ਉਹਨੂੰ ਇਹੀ ਹੈ ਨਾ ਸਾਡੇ ਮਾਂ ਬਾਪ ਨੇ ਹੀ ਭੇਜੇ ਹੈ ਇੱਥੇ।

ਹਾਂਜੀ ਕਿੱਟੀ ਕੀ ਹਾਲ ਚਾਲ? ਮੈਂ ਠੀਕ ਹਾਂ ਨਿੱਧੀ, ਤੁਸੀਂ ਕਿਵੇਂ ਹੋ? ਬਸ ਵਧੀਆ, ਹੋਰ ਕੀ ਕਰਦੇ? ਬਸ ਵਿਹਲੀ ਬੈਠੀ ਸੀਗੀ ਖ਼ਬਰਾਂ ਸੁਣਦੀ ਪਈ ਸੀ। ਅੱਛਾ ਹਾਂ ਮੈਂ ਵੀ ਲਾ ਕੇ ਪੈ ਗਈ ਸੀ TV ਦੇਖਦੀ ਸੀ ਖ਼ਬਰਾਂ।

ਦੇਖਿਆ ਉਹ ਪਾਣੀ ਦਾ ਕਿੰਨਾ ਦਿਖਾਉਂਦੇ ਪਏ ਨੇ ਹੋਰ ਕੀ ਦੇਖ ਲੈ, ਮੈਂ ਤਾਂ ਆਪ ਇਹੀ ਸੁਣਦੀ ਪਈ ਸੀਗੀ ਕਹਿੰਦੇ ਪਾਣੀ ਬੜਾ ਘੱਟ ਗਿਆ।

ਮਤਲਬ ਇੰਨਾ ਨੁਕਸਾਨ ਹੋ ਰਿਹਾ ਨਾ ਵੀ ਆਪਣੇ ਪਾਣੀ ਇੰਨਾ waste ਕਰਦੇ ਪਏ ਆ ਨਾ ਲੋਕੀ ਕਿ ਵੀ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਪਏ ਨੇ, ਵੀ ਤੁਸੀਂ ਦੇਖ ਲਓ ਜੇ ਪਾਣੀ ਨੀ ਰਹੇਗਾ ਤਾਂ ਤੁਸੀਂ ਕਿੱਥੇ ਜੀਓਗੇ।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

ਹੁਣ ਤੇ ਨਹਿਰਾਂ ਨਦੀਆਂ ਤੇ ਕਿੱਥੇ ਰਹਿ ਗਈਆਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਦੇਖੋ ਕੂੜਾ ਕਰਕਟ ਭਰਿਆ ਪਿਆ ਹੈ, ਹੁਣ ਤਾਂ ਨਹਰਿਾਂ ਨੂਹਰਾਂ ਸਭ ਬੰਦ ਹੁੰਦੀਆਂ ਪਈਆਂ ਨੇ। ਹਾਂ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 ਕਿਉਂਕਿ ਲੋਕਾਂ ਨੂੰ ਮਿਲ ਨੀ ਰਿਹਾ ਹੈਗਾ ਪੀਣ ਨੂੰ ਨਦੀਆਂ ਨਹਿਰਾਂ ਚੋਂ ਊਂ ਪਾਣੀ ਦੀ ਕਿੱਲਤ ਹੋ ਰਹੀ ਹੈ ਤਾਂ ਉਹ ਬੋਤਲਾਂ ਹੀ ਖ਼ਰੀਦਦੇ ਪਏ ਨੇ ਅਹ ਦੂਸਰੇ ਦੇ ਜਿਹੜੇ ਸ਼ਹਿਰ ਨੇ ਗੇ ਉਹ ਆਪਾਂ ਤੋਂ ਪਾਣੀ ਮੰਗ ਰਹੇ ਨੇ ਦੂਸਰੇ ਪ੍ਰਦੇਸ, ਹੁਣ ਹਰਿਆਣਾ ਨੇ ਮੰਗ ਪਾਈ ਹੈ ਪੰਜਾਬ ਨੂੰ ਵੀ ਸਾਨੂੰ ਪਾਣੀ ਦੇਵੋ। ਹਾਂ ਹਾਂ ਮੈਂ ਵੀ ਦੇਖ ਰਹੀ ਸੀ ਮੈਂ ਵੀ ਕਹਿਣ ਲੱਗੀ ਸੀ ਵੀ ਹੁਣ ਦੇਖੋ ਤੇ ਹਰਿਆਣੇ 'ਚ ਪਾਣੀ ਹੈ ਨੀ ਹੈ, ਫਿਰ ਉਹ ਆਪਣੇ ਪੰਜਾਬ ਵਿੱਚ ਫਿਰ ਵੀ ਪਾਣੀ ਬਚਿਆ ਪਿਆ ਹੈ ਹਾਲੇ ਤੇ ਉਸੇ ਕਰਕੇ ਹਰਿਆਣੇ ਵਾਲੇ ਵੀ ਕਹਿੰਦੇ ਵੀ ਥੋੜ੍ਹਾ ਵੀ ਇੱਧਰ ਸਾਨੂੰ ਵੀ ਪਾਣੀ ਦਓ। ਉੱਥੇ ਉਹਨਾਂ ਦਾ ਪਾਣੀ ਖ਼ਤਮ ਹੋ ਗਿਆ ਹੈ, ਉੱਥੇ ਪਾਣੀ ਘੱਟ ਰਿਹਾ ਹੈਗਾ, ਤੇ ਹਾਲੇ ਸਿਰਫ਼ ਉਰੇ ਪੰਜਾਬ ਪੰਜਾਬ ਹੀ ਬਚਿਆ ਵੀ ਜਿੱਥੇ ਪਾਣੀ ਹੈ ਪਰ ਮੈਨੂੰ ਤੇ ਨੀ ਲੱਗਦਾ ਜਿੱਦਾਂ ਲੋਕੀ ਪਾਣੀ ਦੀ waste ਕਰਦੇ ਪਏ ਨੇ ਬਰਬਾਦੀ ਕਰਦੇ ਪਏ ਨੇ ਮੈਨੂੰ ਨੀ ਲੱਗਦਾ ਪੰਜਾਬ 'ਚ ਵੀ ਹੁਣ ਪਾਣੀ ਜ਼ਿਆਦਾ ਦੇਰ ਬਚਣਾ ਹੈ। ਮੈਨੂੰ ਤਾਂ ਲੱਗਦਾ ਆਉਣ ਵਾਲੀ ਜੋ ਪੀੜ੍ਹੀ ਹੋਏਗੀ, ਉਹਨਾਂ ਨੂੰ ਵੀ ਪੰਜਾਬ ਵਿੱਚ ਵੀ ਖ਼ਰੀਦ ਕੇ ਪਾਣੀ ਪੀਣਾ ਪਏਗਾ ਕਿੱਥੇ ਪਾਣੀ ਮਤਲਬ ਪੰਜਾਬ ਦੇ ਵਿੱਚ ਇੰਨਾ ਪਾਣੀ ਸੀ ਵੀ ਲੋਕਾਂ ਨੇ ਇੰਨਾ ਬਰਬਾਦ ਕਰ ਕਰਕੇ ਕੁਛ ਵੀ ਨੀ ਰਹਿਆ ਹੁਣ ਪਾਣੀ ਤਾਂ ਹੁਣ ਦਿੱਲੀ ਉੱਧਰਲੀ side ਤੇ ਨਾ ਪਾਣੀ ਦੀ ਕੀਮਤ ਮੈਂ ਦੇਖਦੀ ਹਾਂ ਕਿ ਵੀ ਇੱਕ ਛੋਟੀ ਜਿਹੀ ਨਿੱਕੀ ਜਿਹੀ ਗਲਾਸੀ ਖ਼ਰੀਦ ਲਈਏ ਉਹ ਵੀ ਨਾ ਉਹਦੀ ਵੀ ਉਹਨਾਂ ਨੇ ਕੀਮਤ ਲੈਣੀ, ਦੇਖ ਗਲਾਸ ਦੀ ਵੀ, ਬੰਦਾ ਉੱਥੇ ਪਿਆਸਾ ਮਰਦਾ ਰਹੇ ਵੀ ਗਲਾਸ ਪਾਣੀ ਖ਼ਰੀਦਣ ਦੀ ਵੀ ਕੀਮਤ ਦੇਣੀ ਪੈਂਦੀ ਹੈ ਉਹਨਾਂ ਨੂੰ, ਇੰਨਾ ਮਹਿੰਗਾਈ ਉੱਥੇ ਇੰਨਾ ਹੋ ਗਿਆ ਪਾਣੀ ਮਹਿੰਗਾ ਕਿ ਲੋਕੀ ਸਮਝਦੇ ਹੀ ਨੀ ਬਚਾਅ ਉਹਦੀ ਪਾਣੀ ਦੀ ਬਚਤ ਹੀ ਨੀ ਕਰਦੇ।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 ਲੋਕਾਂ ਨੂੰ ਆਪ ਹੀ ਨੀ ਆਉਂਦੀ ਸ਼ਰਮ ਕਿ ਤੁਸੀਂ ਪਾਣੀ ਨਾ ਬਰਬਾਦ ਕਰੋ। ਘਰੇ ਉਹ ਕੀ ਨਾਮ ਲੈਂਦੇ ਘਰ ਦੀਆਂ ਜੋ ਮਹਿਲਾਵਾਂ ਹੁੰਦੀਆਂ, ਸਫ਼ਾਈਆਂ ਕਰਦੀਆਂ ਨੇ ਮੈਂ ਦੇਖਦੀ ਆ ਨਾ ਪਾਣੀ ਗਲੀਆਂ ਤੇ ਸੜਕਾਂ ਤੇ ਇਉਂ ਰੋੜਦੀਆਂ ਨੇ। ਵੀ ਤੁਸੀਂ ਪਾਣੀ ਨੂੰ ਥੋੜ੍ਹਾ ਬਚਤ ਨਾਲ ਕਰੋ ਸਫ਼ਾਈ ਰੱਖੋ ਠੀਕ ਹੈ ਮੰਨਦੇ ਹਾਂ ਕਿ ਸਫ਼ਾਈ ਵੀ ਹੋਣੀ ਚਾਹੀਦੀ ਹੈ, ਤੁਸੀਂ ਪਾਣੀ ਦੀ ਇੰਨੀ ਬਰਬਾਦੀ ਨਾ ਕਰੋ ਤੁਸੀਂ ਆਉਣ ਵਾਲੀ ਪੀੜ੍ਹੀ ਲਈ ਤਾਂ ਕੁਛ ਨੀ ਛੱਡੋਗੇ, ਇਸ ਤਰੀਕੇ ਨਾਲ ਤਾਂ ਤੁਸੀਂ ਸਾਰਾ ਪਾਣੀ ਬਰਬਾਦ ਕਰ ਦਿੱਤਾ। ਫਿਰ ਆਉਣ ਵਾਲੀ ਪੀੜ੍ਹੀ, ਮੈਨੂੰ ਤਾਂ ਨੀ ਲੱਗਦਾ ਉਹਨਾਂ ਨੂੰ ਕੁਛ ਬਚੇਗਾ। ਹਾਂ ਦੇਖ ਲੈ ਮੋਟਰ ਲਾ ਦਿੰਦੇ ਨੇ ਫਿਰ ਬੰਦ ਕਰਨੀ ਭੁੱਲ ਜਾਂਦੇ ਨੇ ਵੀ ਆਪ ਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਕਿੰਨਾ ਕੁ time ਪਾਣੀ ਚਲਾ ਕੇ ਰੱਖਣਾ ਹੈ ਕਿਵੇਂ ਨਹੀਂ ਹੁਣ ਸਵੇਰੇ ਦੇਖ ਲੈ ਬਰਸ਼ ਕਰਦੇ ਹੈ ਲੋਕੀ ਤੇ ਟੂਟੀ ਚੱਲ ਰਹੀ ਹੁੰਦੀ ਹੈ। ਆਪ ਦੋ ਦੋ ਤਿੰਨ ਤਿੰਨ ਮਿੰਟ ਉੱਥੇ ਬਰਸ਼ ਰਗੜਾਈ ਜਾਂਦੇ ਨੇ ਵੀ ਥੋੜ੍ਹਾ ਜਿਹਾ ਪਾਣੀ ਬੰਦ ਕਰ ਦਓ, ਗਲਾਸ 'ਚ ਭਰ ਲਓ ਕਿਤੇ ਹਨਾ ਕੁਰਲੀ ਕਰਲੀ ਕਰਨ ਨੂੰ ਰੱਖ ਲਓ ਨਾ ਜੀ। ਪਾਣੀ ਚੱਲ ਰਿਹਾ ਹੁੰਦਾ ਹੈ ਟੂਟੀ ਚੱਲ ਰਹੀ ਹੁੰਦੀ ਆ, ਆਪ ਬਰਸ਼ ਕਰ ਰਹੇ ਹੁੰਦੇ ਨੇ ਆਰਾਮ ਨਾਲ ਕੱਲ੍ਹ ਦੇਖਿਆ ਮੈਨੇ ਪਤਾ ਨੀ ਟੂਟੀ ਕਦੋਂ ਦੀ ਚੱਲਦੀ ਹੋਣੀ ਫਿਰ ਮੈਂ ਬੰਦ ਕਰਕੇ ਆਈ ਨਾਲੇ ਉਹ, ਕਿਸੇ ਗੁਰਦੁਆਰੇ ਦੇ ਸਾਹਮਣੇ ਵਾਲੀ ਜਗ੍ਹਾ ਵੀ ਉੱਥੇ ਕੋਈ ਹੋਣਾ ਨੀ ਜਿਹੜਾ ਉੱਥੇ ਵੀ ਪਾਣੀ ਲੈ ਕੇ ਗਿਆ ਪੀ ਕੇ ਗਿਆ ਕੋਈ ਵੀ ਹੋਊਗਾ ਬੰਦ ਤਾਂ ਕਰ ਦੇਵੇ ਅਹ ਘੱਟੋ ਘੱਟ ਹਾਂ ਹਾਂ ਬਿਲਕੁਲ ਹੁਣ ਦੇਖ ਲੈ ਘਰ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਨੇ ਉਹ ਚੁੱਕ ਕੇ ਇਹ ਨੀ ਵੀ ਕੋਈ ਘਰ 'ਚ ਡਾਂਟੇ ਬੱਚੇ ਨੂੰ ਕਿ ਨਾ, ਬੱਚੇ ਚੁੱਕ ਕੇ ਉਹ ਟੂਟੀਆਂ ਖੋਲ ਕੇ ਪਾਣੀ ਥੱਲੇ ਨਹਾਉਣ ਲੱਗ ਜਾਂਦੇ ਖੇਲਾਂ ਖੇਲਣ ਲੱਗ ਜਾਂਦੇ ਨੇ, ਇਹ ਨੀ ਵੀ ਉਸ ਨਾਲ ਪਾਣੀ ਕਿੰਨਾ ਬਰਬਾਦ ਹੁੰਦਾ ਹੈ, ਕਿ ਵੀ ਤੁਸੀਂ ਦੇਖ ਲਓ ਵੀ ਘਰਦਿਆਂ ਨੂੰ ਵੀ ਸੋਚਣਾ ਚਾਹੀਦਾ ਬੱਚੇ ਨੂੰ ਡਾਂਟੋ ਕਿ ਪਾਣੀ ਨਾ waste ਕਰੋ, ਕਿ ਆਉਣ ਵਾਲੇ time 'ਚ ਤੁਹਾਡੇ ਹੀ ਕੰਮ ਆਉਣਾ ਹੈ ਪਾਣੀ ਹੁਣ ਤੁਸੀਂ ਦੇਖ ਲਓ, ਕਿੰਨਾ ਮਤਲਬ

ਨਾ ਉਹ ਪਾਣੀ ਪੀਣ ਜੋਗਾ ਨਾ ਕੁਛ ਕਰਨ ਜੋਗਾ ਤੇ ਉਹ ਪਾਣੀ ਉਹ ਨਾ ਇਹਦੇ factories ਦੇ ਜਿੰਨਾਂ ਵੀ ਮਤਲਬ chemical ਹੁੰਦਾ ਉਹ ਸਾਰੇ ਨਦੀਆਂ ਨੂੰ ਸੁਕਾਉਂਦਾ ਪਿਆ ਹੈ, ਨਦੀ ਵਿੱਚ ਮਿਲਦਾ ਹੈ ਤੇ ਉਹ ਪਾਣੀ ਸਾਰਾ ਸੁੱਕਦਾ ਪਿਆ ਬਰਬਾਦ ਹੋ ਰਿਹਾ ਹੈ। ਉਹ ਸਾਰਾ ਹੁਣ ਮੈਂ ਤੇ ਦੇਖ ਕੇ ਹੈਰਾਨ ਆਂ ਵੀ ਪਹਿਲਾਂ ਸਾਡੇ ਇੱਥੇ ਨਦੀ ਚੱਲਦੀ ਸੀ ਉਹ ਨਦੀ ਅੱਜ ਸੁੱਕੀ ਪਈ ਹੈ ਬਿਲਕੁਲ ਖਾਲੀ।

ਹੁਣ ਮੈਂ ਤੈਨੂੰ ਦੱਸਾਂ ਔਰਤਾਂ ਕੀ ਕਰਦੀਆਂ ਨੇ ਆਮ ਤੌਰ ਤੇ ਰੋਜ਼ ਵਿਹੜਾ ਧੌਣ ਲੱਗ ਜਾਣਾ ਰੋਜ਼ ਹੀ ਗਲੀਆਂ 'ਚ ਪਾਣੀ ਸੁੱਟ ਕੇ ਧੌਣ ਲੱਗ ਜਾਣਾ ਵੀ ਮੇਰੇ ਖ਼ਿਆਲ 'ਚ ਇੰਨਾ ਕੁਛ ਨਹੀਂ ਕਰਨਾ ਚਾਹੀਦਾ ਵੀ ਆਪਾਂ ਕੱਪੜੇ ਧੋਂਦੇ ਹਾਂ ਦੇਖ ਕੱਪੜੇ ਹਫ਼ਤੇ ਬਾਅਦ ਧੌਣ ਵਾਲੇ ਹੁੰਦੇ ਨੇ ਉਹ ਕਿੰਨਾ ਪਾਣੀ ਗੰਦਾ ਆਪਣੇ ਕੋਲ ਬਚਿਆ ਹੁੰਦਾ ਹੈ। ਮੈਂ ਤਾਂ ਵੀ ਉਦੋਂ ਹੀ ਆਪਣਾ ਵਿਹੜਾ ਵਗ਼ੈਰਾ ਸਾਫ਼ ਕਰ ਲੈਂਦੀ ਹਾਂ ਉਦੋਂ ਪਾਣੀ ਜਿਹੜਾ ਧੌਣਾ ਹੁੰਦਾ ਗਲੀ ਵਗ਼ੈਰਾ ਧੌ ਲੈਂਦੀ ਹਾਂ ਨਹੀਂ ਤਾਂ ਰੋਜ਼ ਦਾ ਤਾਂ ਮੈਂ ਆਮ ਤੌਰ ਤੇ ਅਹ ਬਸ ਝਾੜੂ ਲਾ ਦਿੱਤਾ ਪੋਚਾ ਲਾ ਦਿੱਤਾ ਇੰਨੇ 'ਚ ਸਫ਼ਾਈ ਹੋ ਜਾਂਦੀ ਹੈ ਸਾਰਾ ਤਾਂ ਮੈਂ ਪਾਣੀ ਪੂਣੀ ਤਾਂ ਐਵੇਂ waste ਕਰਦੀ ਹੀ ਨੀ ਬਸ ਕੱਪੜਿਆਂ ਤੇ ਹੁਣ ਮਜ਼ਬੂਰੀ ਹੈ ਕੱਪੜੇ ਤਾਂ ਧੌਣੇ ਹੀ ਨੇ ਜਿੰਨਾ ਕੁ ਪਾਣੀ ਉੱਧਰੋਂ ਦੀ ਬਚਦਾ ਹੈ ਗੰਦਾ ਹੀ ਹੁੰਦਾ ਹੈ ਉਹ ਕਿਹੜਾ ਰੱਖ ਕੇ ਆਪਾਂ ਪੀ ਸਕਦੇ ਹਾਂ।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 ਹਾਂ ਹਾਂ ਦੇਖੋ ਮੈਂ ਵੀ ਨਾ ਹੁਣ ਸਾਡੇ ਐਕੂਆ ਲੱਗਾ ਪਿਆ ਨਾ ਤੇ ਮੈਂ ਕੀ ਕਰਦੀ ਹਾਂ ਜਿਵੇਂ ਹੁਣ ਪਾਣੀ ਐਕੂਆ ਚੋਂ ਕੱਢਦੇ ਨੇ ਤੇ ਜੋ ਉਹਦੀ ਪਾਇਪ ਜਾਂਦੀ ਪਈ ਆ ਨਾ ਜਦ ਗੰਦਾ ਪਾਣੀ ਕੱਢਦੇ ਨੇ ਉਹ ਵੀ ਮੈਂ ਪਾਣੀ ਸੁੱਟਦੀ ਨੀ ਹੈ ਉਹ ਵੀ ਪਾਣੀ ਨਾ ਮੈਂ ਕਿਸੇ ਚੀਜ਼ 'ਚ ਨਾ ਇਕੱਠਾ ਕਰਕੇ ਰੱਖ ਲੈਂਦੀ ਹਾਂ, ਤੇ ਉਹ ਵੀ ਥੱਲੇ ਦੀ ਮੈਂ ਨਾ ਕੋਈ ਬਾਲਟੀ ਲਾਈ ਹੋਈ ਹੈ, ਪਾਣੀ ਜਦ ਇਕੱਠਾ ਹੋ ਜਾਂਦਾ ਹੈ, ਉਸ ਨਾਲ ਮੈਂ ਕਦੇ ਘਰ ਦੀ ਸਫ਼ਾਈ ਪੋਚੇ ਪੂਚੇ ਲਾ ਲੈਂਦੀ ਹਾਂ ਜਾਂ ਫਿਰ ਮੈਂ ਨਾ ਉਸ ਨਾਲ ਹੀ ਮੈਂ ਮਤਲਬ ਵਿਹੜਾ ਵੂਹੜਾ ਧੌਣ ਲੱਗ ਜਾਂਦੀ ਹਾਂ ਪਰ ਉਹ ਮੈਂ ਪਾਣੀ ਨਾਲੀ 'ਚ waste ਨੀ ਹੋਣ ਦਿੰਦੀ ਕਿ ਉਹਨੂੰ ਬਰਬਾਦ ਨੀ ਹੋਣ ਦਿੰਦੀ ਉਹ ਪਾਣੀ ਵੀ ਮੈਂ ਕਦੇ ਬੂਟਿਆਂ ਵਿੱਚ ਪਾ ਲੈਂਦੀ ਹਾਂ, ਉਹ ਪਾਣੀ ਵੀ ਨਾ ਗੰਦਾ ਨੀ ਹੁੰਦਾ।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 ਹਾਂ ਹਾਂ ਏਦਾਂ ਹੀ ਆਪਣਾ ਹੀ ਦੇਖ ਭਲਾਈ ਹੈ ਇਹਦੇ ਵਿੱਚ ਆਪਣਾ ਹੀ ਹੈ ਵੀ ਜੇ ਪਾ~ ਜਿੰਨਾ ਪਾਣੀ ਬਚਾਵਾਂਗੇ ਆਪਣਾ ਹੀ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 ਤਾਂ ਗ਼ਰੀਬ ਬੰਦਾ ਬੇਚਾਰਾ ਕੀ ਕਰੇਗਾ ਉਹ ਤਾਂ ਰੋਟੀ ਮਸਾਂ ਖਾ ਰਿਹਾ ਕਮਾ ਕੇ ਉਹ ਪਾਣੀ ਨੂੰ ਵੀ ਫਿਰ ਖ਼ਰਚਾ ਕਰਨਾ ਪਏ ਕਰੇਗਾ ਉਸਨੂੰ ਤਾਂ ਇਹ ਆਪਣਾ ਹੀ ਫ਼ਾਇਦਾ ਹੈ, ਬਹੁਤ ਵਧੀਆ ਗੱਲ ਹੈ ਮੈਂ ਤਾਂ ਖੁੱਦ ਕਹਿੰਦੀ ਹਾਂ ਵੀ ਜਿੰਨੀ ਬਚਤ ਹੋਵੇ ਪਾਣੀ ਦੀ ਵੀ ਕਰੋ।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 ਮਤਲਬ ਸਰਕਾਰ ਇੰਨਾ ਕਹਿੰਦੀ ਹੈ ਵੀ ਨਾ ਪਾਣੀ ਦੀ ਬਚਤ ਕਰੋ ਪਾਣੀ ਦੀ ਬਚਤ ਕਰੋ ਕਿ ਆਉਣ ਵਾਲੀ ਪੀੜ੍ਹੀ ਲਈ ਕੁਛ ਤਾਂ ਛੱਡੋ ਤੁਸੀਂ ਵੀ ਤੁਸੀਂ ਲੋਕ ਇੰਨਾ ਮੁਸ~ ਫਿਰ ਵੀ ਨੀ ਸੁਣਦੇ ਫਿਰ ਵੀ ਨੀ ਮੰਨਦੇ ਥਾਂ ਥਾਂ ਤੇ poster ਲਾਉਂਦੇ banner ਲਾਉਂਦੇ ਹੈ

ਪੇੜ ਪੌਦੇ ਲਾਓਗੇ ਤੁਸੀਂ ਖੁੱਦ ਬਚੋਗੇ, ਕਹਿੰਦੇ ਨੀ ਪਾਣੀ ਬਚਾਓ ਹਨਾ ਧਰਤੀ ਬਚਾਓ ਇੰਨਾ ਲੋ~ ਮਤਲਬ ਸਰਕਾਰ ਨੇ ਨਾਰਾ ਲਾਇਆ ਹੈ ਕੋਈ ਨੀ ਉਸ ਨਾਰੇ ਮਤਲਬ ਉਸਨੂੰ ਲਾਗੂ ਕਰਦਾ ਸਰਕਾਰ ਨੇ ਇੰਨਾ ਕੁਛ ਕੱਢਦੇ ਨੇ ਅਖਬਾਰਾਂ ਤੇ rallies ਕੱਢਦੇ ਨੇ ਕਿ ਪਾਣੀ ਬਚਾਓ ਧਰਤੀ ਬਚਾਓ ਇੰਨਾ ਕੁਛ ਬੋਲਦੇ ਨੇ ਇੰਨੇ ਇੰਨੇ ਲੰਬੇ ਲੰਬੇ ਭਾਸ਼ਣ ਦੇ ਕੇ ਚਲੇ ਜਾਂਦੇ ਲੋਕਾਂ ਦੇ ਕੰਮ 'ਚ ਜੂੰ ਨਹੀਂ ਰਿੜਕਦੀ ਯਾਰ ਪਾਣੀ ਹੈ ਤਾਂ ਹੀ ਜੀਵਨ ਹੈ ਆਪਣਾ ਤਾਂ ਹੀ ਧਰਤੀ ਹੈ ਨਹੀਂ ਤਾਂ ਕੀ ਉਰੇ ਕੀ ਜੀਵਾਂਗੇ ਆਪਾਂ ਪਾਣੀ ਤੋਂ ਬਿਨਾਂ। ਪੇੜ ਪੌਦਿਆਂ ਨੂੰ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਲੋਕਾਂ ਨੂੰ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਹਰ ਚੀਜ਼ ਪਾਣੀ ਮੰਗਦੀ ਹੈ, ਧਰਤੀ ਪਾਣੀ ਨਾਲ ਹੀ ਤਾਂ ਹੈਗੀ ਹੈ ਆਪਣੀ ਹੁਣ ਹਾਂ ਹਾਂ ਉਹੀ ਤਾਂ ਮੈਂ ਕਹਿ ਰਹੀ ਹਾਂ ਵੀ ਪੇੜ ਪੌਦੇ ਲਾਓਗੇ ਤੇ ਮੀਂਹ ਬਾਰਿਸ਼ ਪਵੇਗੀ, ਹਰਿਆਲੀ ਰਵੇਗੀ ਤਾਂ ਹੀ ਤਾਂ ਮੀਂਹ ਪਵੇਗਾ ਤਾਂ ਹੀ ਪਾਣੀ ਅਹ ਹੋਏਗਾ ਧਰਤੀ ਥੱਲੇ ਵੀ, ਨਹੀਂ ਤਾਂ ਜੇ ਪੇੜ ਪੌਦੇ ਤੁਸੀਂ ਕੱਟ ਦਿੱਤੇ, ਧਰਤੀ ਥੱਲੇ ਪਾਣੀ ਨੀ ਰਹਿਣਾ ਫਿਰ ਕੀ ਤੁਸੀਂ ਲਾਓਗੇ ਜਿੰਨੀ ਮਰਜ਼ੀ ਤੁਸੀਂ ਮਸ਼ੀਨਾਂ ਲਾ ਲਓ ਜੋ ਮਰਜ਼ੀ ਤੁਸੀਂ ਕਹਿੰਦੇ ਉਹਨੂੰ ਕਿ ਲਗਾ ਲਓ ਜੇ ਲਗਾ ਲਓ ਜੇ ਧਰਤੀ ਪਾਣੀ ਨੀ ਰਹਿਣਾ ਤੇ ਇਹ ਮਸ਼ੀਨਾਂ ਵੀ ਕਿਸੇ ਕੰਮ ਦੀਆਂ ਨੀ ਹੈ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

ਹਾਂ ਤੇ ਜੇ ਲੋਕ ਇਹਦੀ ਨਾ ਬਚਤ ਕਰਨਗੇ, ਤੇ ਫਿਰ ਇਹ ਪਾਣੀ ਬਚੇਗਾ ਵੀ ਕਿੱਥੋਂ। ਉਹੀ ਹੈ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਹੁਣ ਹਰ ਗੱਲ ਆਪਾਂ ਸਰਕਾਰ ਤੇ ਤਾਂ ਛੱਡ ਨੀ ਸਕਦੇ, ਇਕੱਲੇ ਸਰਕਾਰੀ ਲੋਕ ਹੀ ਥੋੜ੍ਹੀ ਨਾ ਪਾਣੀ ਪੀਂਦੇ ਨੇ ਪਾਣੀ ਤਾਂ ਹਰ ਇੱਕ ਜੀਵਨ ਦਾ ਉਹ ਹੈ ਨਾ ਜ਼ਰੂਰੀ ਅੰਗ ਹੈ ਪਾਣੀ ਤਾਂ ਇਹ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਜੇ ਹੁਣ ਧਰਤੀ ਨੂੰ ਬਚਾਉਣਾ ਹੈ ਤਾਂ ਪਾਣੀ ਦੀ ਵੀ ਬਚਤ ਆਪਾਂ ਨੂੰ ਕਰਨੀ ਹੀ ਪੈਣੀ ਹੈ ਹੁਣ ਤੂੰ ਦੇਖ ਲੈ ਆਪਣੇ ਇੱਧਰ ਖੇਤੀਬਾੜੀ 'ਚ ਕਿੰਨਾ ਪਾਣੀ ਜਾਂਦਾ ਹੈ ਹੁਣ ਸਰਕਾਰ ਨੇ ਤਾਂ ਇਹ ਨਿਯਮ ਲਾਗੂ ਕੀਤੇ ਹੋਏ ਨੇ ਵੀ reuse reuse water ਦੇ ਪਰ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 ਤਾਂ ਆਪਣਾ ਇਹ ਡਿੱਗੀ ਬਣਾ ਲੈਂਦੇ ਨੇ ਉਹਦੇ ਵਿੱਚ ਜੋ ਵੀ ਮੀਂਹ ਦਾ ਪਾਣੀ ਹੈ ਆਈ ਜਾਂਦਾ ਹੈ ਪਾਈ ਜਾਂਦਾ ਹੈ ਤੇ ਜਿਹੜਾ ਆਹ ਆਪਾਂ ਖੇਤਾਂ ਨੂੰ ਪਾਣੀ ਲਾਉਂਦੇ ਹਾਂ ਉਹ ਵੀ ਮੁੜ ਕੇ ਉੱਥੇ ਹੀ ਚਲਾ ਜਾਂਦਾ ਹੈ ਜਿਹੜਾ ਬਚਿਆ ਖੁਚਿਆ ਹੁੰਦਾ ਹੈ ਹਨਾ। ਫਿਰ ਦੁਬਾਰਾ ਸਾਫ਼ ਸੂਫ਼ ਹੋ ਕੇ ਉਹ ਪਾਣੀ ਫਿਰ ਆਪਾਂ ਖੇਤੀ ਲਈ use ਕਰ ਸਕਦੇ ਹਾਂ ਇਹ system ਵੀ ਵਧੀਆ ਬਣਾ ਦਿੱਤੇ ਸਰਕਾਰ ਨੇ ਭਾਵੇਂ ਬਹੁਤਾ ਪੈਸਾ ਲੱਗ ਜਾਂਦਾ ਹੈ ਇਹਦੇ ਤੇ ਥੋੜ੍ਹਾ ਜਿਹਾ ਪਰ ਇਵੇਂ ਹੈ ਵੀ ਪਾਣੀ ਦੀ ਤਾਂ ਬਚਤ ਹੋਊਗੀ ਕਿਉਂਕਿ ਪਾਣੀ ਤੋਂ ਬਿਨਾਂ ਤਾਂ ਮੈਨੂੰ ਨੀ ਲੱਗਦਾ ਕੋਈ ਜ਼ਿੰਦਗੀ ਹੈ, ਕੋਈ ਜੀਵਨ ਹੈ। ਹਾਂ ਹਾਂ ਬਿਲਕੁਲ ਸਹੀ ਮੈਂ ਤਾਂ ਕਹਿੰਦੀ ਹਾਂ ਹਰ ਘਰ ਦੇ ਵਿੱਚ ਇਹ ਵਾਲੀ ਸਕੀਮ ਹੋਣੀ ਚਾਹੀਦੀ ਹੈ ਵੀ ਹਰ ਕੋਈ ਇਹ scheme ਨੂੰ ਅਪਣਾਵੇ ਕਿ ਆਪਣੇ ਛੱਤਾਂ ਇੰਨੀਆਂ ਖੁੱਲੀਆਂ ਡੁੱਲੀਆਂ ਹੁੰਦੀਆਂ ਉੱਥੇ ਹੀ ਬੰਦਾ ਕਰ ਸਕਦਾ ਹੈ ਬਣਾ ਲਵੇ ਪਾਣੀ ਨੂੰ ਇਕੱਠਾ ਕਰ ਲਵੇ ਵੀ ਹਨਾ ਤੇ ਉਹ ਪਾਣੀ ਨੂੰ ਫਿਰ ਵਰਤੇ ਮੁੜ ਕੇ ਨਾਲੇ ਉਹ ਪਾਣੀ ਦੀ ਬਚਤ ਵੀ ਹੋ ਜਾਂਦੀ ਅਗਰ ਤੁਸੀਂ ਆਪਣੇ ਆਲੇ ਦੁਆਲੇ ਪੇੜ ਪੌਦੇ ਲਾਓਗੇ ਹਨਾ ਵੀ ਹੁਣ ਸਾਰੇ ਦੇਖੀ ਦਰਖ਼ਤ ਦਰੁੱਖ਼ਤ ਸਭ ਕੱਟਦੇ ਪਏ ਨੇ, ਕੱਟ ਕੇ ਆਪਣੇ ਅਹ buildings ਬਣਾਉਂਦੇ ਪਏ ਨੇ ਮਕਾਨ ਖੜੇ ਕਰਦੇ ਪਏ ਤੇ ਮਕਾਨ ਵਿੱਚ ਦੇਖ ਜੇ ਤੁਸੀਂ ਤੁਹਾਡੀ ਜਾਨ ਹੀ ਨੀ ਰਹਿਣੀ ਤੇ ਮਕਾਨ 'ਚ ਕੌਣ ਰਹੇਗਾ ਤੇ ਤੁਸੀਂ ਦੇਖ ਲਓ ਪੇੜ ਪੌਦੇ ਹਰ ਕੋਈ ਲਾਓ, ਜੇ ਪੇੜ ਪੌਦੇ ਹੋਣਗੇ ਹਰਿਆਲੀ ਹੋਏਗੀ

ਬਸ ਪੁੱਛ ਨਾ ਬੁਰਾ ਹੀ ਹਾਲ ਹੈ ਤੂੰ ਤਾਂ ਇਉਂ ਕਹਿ ਰਹੀ ਆਂ ਨਾ ਵੀ ਮਕਾਨ ਬਣਾ ਲੈਂਦੇ ਨੇ ਹਜੇ ਚੱਲ ਮਕਾਨ ਬਣਾ ਲਏ ਇੱਕ ਅਲੱਗ ਗੱਲ ਹੈ ਲੋਕੀ ਪਲਾਟ ਖ਼ਰੀਦ ਲੈਂਦੇ ਨੇ ਵਧੀਆ ਵਧੀਆ ਮੌਕੇ ਦਾ ਦੇਖ ਕੇ ਉੱਥੇ ਉਹਨੂੰ ਲੈ ਕੇ ਰੱਖ ਲੈਂਦੇ ਨੇ ਵੀ ਚੱਲ ਤੁਸੀਂ ਲੈ ਕੇ ਰੱਖ ਲਿਆ ਪੇੜ ਪੌਦੇ ਜਿਹੜੇ ਉੱਥੇ ਲੱਗੇ ਹੋਏ ਨੇ ਪਹਿਲਾਂ ਤੋਂ ਹੀ ਉਹ ਤਾਂ ਲੱਗੇ ਰਹਿਣ ਦਓ ਨਾ ਜੀ ਸਫ਼ਾਈ ਕਰਵਾਉਣ ਦੇ ਮਾਰੇ ਕੀ ਕਰਨਗੇ ਪੇੜ ਪੌਦੇ ਕਟਾ ਦੇਣਗੇ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

ਹੁਣ ਦੇਖ ਲਓ ਉੱਥੇ ਕੇਰਲਾ ਵਾਲੀ side ਦੇਖ ਲਓ ਉੱਥੇ ਹਰਿਆਲੀ ਹਰਿਆਲੀ ਹੈ ਉੱਥੇ ਪਾਣੀ ਦੀ ਵੀ ਹੈ ਮਤਲਬ ਉੱਥੇ ਬਹੁਤ ਪਾਣੀ ਵੀ ਹੈ ਕਿਉਂਕਿ ਹਰਿਆਲੀ ਬੜੀ ਹੈ ਉੱਥੇ ਹਰ ਥਾਂ ਥਾਂ ਤੇ ਤੁਹਾਨੂੰ ਘਰ ਦੇ ਵਿੱਚ ਹੀ ਵਿਹੜੇ ਵਿੱਚ ਹੀ ਛੋਟਾ garden ਮਿਲੇਗਾ ਜਾਣੀ ਉੱਥੇ ਪੇੜ ਪੂੜ ਲੱਗਿਆ ਹੋਇਆ ਮਿਲੇਗਾ ਕਿਉਂਕਿ ਸਾਰੇ ਆਪਣੇ ਉੱਥੇ ਘਰ 'ਚ ਹੀ ਸਭ ਦੇ ਉੱਥੇ ਪੇੜ ਪੌਦੇ ਲੱਗੇ ਹੀ ਮਿਲਦੇ ਆ ਹਰ ਘਰ ਦੇ ਬਾਹਰ ਵੀ ਉੱਥੇ ਇੰਨੀ ਹਰਿਆਲੀ ਹੈ ਨਾ ਵੀ ਪਾਣੀ ਵੀ ਉੱਥੇ ਬਹੁਤ ਹੈ ਹਾਲੇ ਆਪਣੇ ਇੱਥੇ ਲੋਕੀ ਕੀ ਕਰਦੇ ਨੇ, ਝੱਟ ਪੇੜ ਕੱਟ ਦਓ ਜੀ ਹਨਾ ਵੀ ਤੁਸੀਂ ਪੇੜ ਉਗਾਉਣ ਦੀ ਥਾਂ ਤੇ ਤਾਂ ਕੀ ਤੁਸੀਂ ਜੋ ਲੱਗਿਆ ਹੈ ਉਹਨੂੰ ਵੀ ਕੱਟ ਦਿੰਦੇ ਹੋ ਵੀ ਇਹੀ ਦੇਖਦੇ ਜੋ ਪੇੜ ਲੱਗਿਆ ਹੈ ਤੁਹਾਨੂੰ ਆਕਸੀਜਨ ਹੀ ਦਏਗਾ ਇਸ ਲਈ ਅਗਰ ਆਕਸੀਜਨ ਮਿਲੇਗਾ ਤੁਸੀਂ ਜੀਓਗੇ। ਵੀ ਤੁਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁੱਥਰਾ ਰੱਖੋਗੇ ਤਾਂ ਹੀ ਤੁਹਾਡੀ ਜ਼ਿੰਦਗੀ ਸਵਰੇਗੀ, ਤਾਂ ਹੀ ਤੁਸੀਂ ਆਪਣੀ ਆਉਣ ਵਾਲੀ ਜੋ ਪੀੜ੍ਹੀ ਹੈ ਉਹ ਵੀ ਖ਼ੁਸ਼ ਹੋਏਗੀ ਦੇੇਖ ਕੇੇ ਕਿ ਹਾਂ ਵੀ ਸਾਡੇ ਬਜ਼ੁਰਗਾਂ ਨੇ ਬਹੁਤ ਸਾਫ਼ ਸੁ~ ਸੁਥਰੀ ਜਗ੍ਹਾ ਰੱਖ ਕੇੇ ਛੱਡ ਕੇ ਗਏ ਹੈ ਸਾਡੇ ਲਈ। ਤੇ ਪਾਣੀ ਪੂਣੀ ਵੀ ਹੈ ਵੀ ਇਹ ਤੇ ਅਗਰ ਤੁਸੀਂ ਤਾਂ ਆਪ ਹੀ ਏਦਾਂ ਵੀ ਮਤਲਬ ਬਰਬਾਦ ਕਰੋਂਗੇ ਆਪਣੇ ਦੇਸ ਨੂੰ ਗੰਦਾ ਕਰੋਂਗੇ ਦੂਜੇ ਬਾਹਰ ਵਾਲੇ ਲੋਕ ਵੀ ਆ ਕੇ ਕਹਿਣਗੇ ਕਿ ਕਿੰਨਾ ਗੰਦ ਪਾਇਆ ਪਿਆ ਇਹਨਾਂ ਨੇ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 ਨਾਲੇ ਹੁਣ ਦੇਖ ਹੁਣ ਨਾ ਸਰਕਾਰ ਨੂੰ ਇਹ ਲਾਗੂ ਕਰ ਦੇਣੇ ਚਾਹੀਦੇ ਆ ਨਿਯਮ ਵੀ ਜਿਵੇਂ ਆਹ ਸਰਾਬ ਬਣਾਉਣ ਵਾਲੀ factory ਤੇ ਆਹ ਜੁੱਤੇ ਬਣਾਉਣ ਵਾਲੀ factory ਇਹਨਾਂ ਤੇ ਨਾ ਜੋ ਸਭ ਤੋਂ ਜ਼ਿਆਦਾ ਪਾਣੀ ਸਰਾਬ ਤੇ ਹੀ waste ਹੁੰਦਾ ਹੈ। ਇੱਕ ਸਰਾਬ ਤੇ ਇੱਕ ਚਮੜੇ ਵਾਲੀ factory ਤੇ ਬਹੁਤ ਲੱਗਦਾ ਹੇ ਵੀ ਆਪਾਂ ਇਉਂ ਤਾਂ ਕਹਿ ਦਿੰਦੇ ਹਾਂ ਵੀ ਹੌਲੀ ਵਾਲੇ ਦਿਨ ਪਾਣੀ ਨੀ ਇੰਨਾ use ਕਰਨਾ ਚੱਲ ਉਦੋਂ ਵੀ ਇੱਕ limit 'ਚ use ਕਰ ਸਕਦੇ ਹਾਂ ਪਰ ਤਿਉਹਾਰ ਹੈ ਉਹ ਤੇ ਇੱਕ ਦਿਨ ਦਾ ਹੁੰਦਾ ਹੈ ਬੰਦਾ ਮਨਾ ਲੈਂਦਾ ਹੈ ਮਾੜਾ ਮੋਟਾ। Use ਕਰ ਲਓ ਠੀਕ ਹੈ ਪਰ ਸਰਾਬ ਦੀਆਂ factories ਵੀ ਬੰਦ ਕਰਵਾ ਦੇਣੀਆਂ ਚਾਹੀਦੀਆਂ ਕਿਉਂਕਿ ਸਭ ਤੋਂ ਜ਼ਿਆਦਾ ਪਾਣੀ ਜਿਹੜਾ waste ਹੋ ਰਿਹਾ ਹੈ ਉਹ ਸਰਾਬ ਦੀਆਂ factories 'ਚ ਹੀ ਜਾਂਦਾ ਹੈ ਤੇ ਜੁੱਤਾ ਬਣਾਉਣ ਵਾਲੀਆਂ ਚਮੜੇ ਵਾਲੇ ਜਿਹੜੇ ਜੁੱਤੇ ਹੁੰਦੇ ਨੇ ਇਹਨਾਂ ਤੇ ਬਹੁਤ ਪਾਣੀ ਖ਼ਰਚ ਹੁੰਦਾ ਹੈ। ਇਹਨਾਂ ਚੀਜ਼ਾਂ ਤੇ ਸਰਕਾਰ ਨੂੰ ਥੋੜ੍ਹੀ ਜਿਹੀ ਰੋਕ ਲਗਾਉਣੀ ਚਾਹੀਦੀ ਹੈ ਤਾਂ ਕਿ ਆਪਾਂ ਪਾਣੀ ਪੀਣ ਲਈ ਤਾਂ ਬਚੇ, ਸਰਾਬ ਦਾ ਕੀ ਹੈ ਦੱਸ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 ਤਾਂ ਲੋਕਾਂ ਲਈ ਫ਼ਾਇਦਾ ਹੋਊਗਾ, ਊਂ ਹੁਣ ਹੋਲੀ ਆਊਗੀ ਹੋਲੀ ਤੇ ਬੜਾ ਰੋਕ ਲਗਾ ਦੇਣਗੇ ਵੀ ਹੋਲੀ ਨਹੀਂ ਖੇਡਣੀ ਹੈਗੀ

ਅਹ ਪਾਣੀ ਵੀ ਇੰਨਾ ਨਹੀਂ ਵਰਤੋਂ 'ਚ ਲੈ ਕੇ ਆਉਣਾ ਹੈ ਬਸ ਪਰ ਇਹਨਾਂ ਚੀਜ਼ਾਂ ਤੇ ਵੀ ਦੇਖਣ ਵੀ ਜੁੱਤਾ factory ਤੇ ਜਿਹੜੀ ਸਰਾਬ ਬਣਾਉਣ ਵਾਲੀ factory ਹੈ ਇਹਨਾਂ ਨੂੰ ਥੋੜ੍ਹਾ ਕਹਿਣ ਕਿ ਆਪਣਾ ਪਾਣੀ ਜ਼ਰੂਰਤ ਦਾ ਹੀ ਵਰਤੋ ਵੀ ਫਾਲਤੂ ਦਾ ਨਾ ਉਹ ਕਰੋ। ਹਾਂ ਬਿਲਕੁਲ ਵੀ ਮਤਲਬ ਹੁਣ ਸਰਕਾਰ ਵੀ ਵੀ ਕਿੰਨਾ ਕੁ ਕਰੇ ਲੋਕ ਖੁੱਦ ਨੂੰ ਵੀ ਆਪ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਵੀ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖੋ, ਪੇੜ ਪੌਦੇ ਲਾਓ, ਹਰਿਆਲੀ ਹੋਵੇਗੀ ਤੇ ਤਾਂ ਹੀ ਬਾਰਿਸ਼ ਪਵੇਗੀ। ਤੇ ਤਾਂ ਹੀ ਪਾਣੀ ਵੀ ਬਚੇਗਾ ਨਾਲੇ ਧਰਤੀ ਵੀ ਬਚੇਗੀ ਜੇ ਤੁਸੀਂ ਆਪ ਹੀ ਨੀ ਰੱਖੋਗੇ ਗੰਦ ਪਾ ਕੇ ਰੱਖੋਗੇ, ਆਪਣੇ ਘਰ ਨੂੰ ਤੇ ਸਾਫ਼ ਸੁਥਰਾ ਰੱਖਦੇ ਹੈ ਤੇ ਦੇਸ ਵੀ ਤੁਹਾਡਾ ਘਰ ਹੈ ਉਹਨੂੰ ਵੀ ਸਾਫ਼ ਸੁਥਰਾ ਰੱਖੋ ਨਾ, ਤਾਂ ਹੀ ਤਾਂ ਪਾਣੀ ਬਚੇਗਾ। ਹੁਣ ਕੀ ਕਹਿੰਦੇ ਪਿੱਛੇ ਦੇਖਿਆ ਕਿੰਨੀ ਗਰਮੀ ਸੀ ਇੰਨੀ ਗਰਮੀ ਇੰਨੀ ਲੂ ਵਗਦੀ ਸੀ ਕਿਉਂ ਕਿਉਂਕਿ ਪੇੜ ਪੌਦਾ ਹੈ ਨੀ ਕੋਈ ਹਵਾ ਹੁਵਾ ਕਿਤੋਂ ਆਉਂਦੀ ਨੀ ਹੈ ਜੇ ਪੇੜ ਪੌਦੇ ਨੀ ਲੱਗਣਗੇ ਆਕਸੀਜਨ ਨੀ ਮਿਲਣੀ, ਹਵਾ ਸਵਾਹ ਚੱਲੇਗੀ।

ਗਰਮ ਰਹਿੰਦਾ ਠੰਢੀ ਠੰਢਕ ਜ਼ਿਆਦਾ ਹੁੰਦੀ ਫਿਰ ਨਾ ਮੌਤ ਹੁੰਦੀ ਇੰਨੇ ਜਾਣਿਆਂ ਦੀ ਉਹੀ ਤਾਂ ਹੈ ਨਾ ਇਹੀ ਤਾਂ ਲੋਕੀ ਸਮਝਦੇ ਨੀ ਇਹਨਾਂ ਨੂੰ ਉਦੋਂ ਪਤਾ ਲੱਗਦਾ ਹੈ ਜਿਵੇਂ ਹੁਣ ਦਿੱਲੀ ਦੇ ਕਈ ਸ਼ਹਿਰਾਂ ਵਿੱਚ ਕਹਿੰਦੇ ਪਾਣੀ ਖ਼ਰੀਦਦੇ ਨੇ ਉੱਥੇ ਤੈਨੂੰ ਪਤਾ ਹੈ ਸਵੇਰੇ ਇੱਕ ਟੈਂਕਰ ਜਿਹਾ ਆਉਂਦਾ ਹੈ ਬਸ ਉਹਦੇ ਵਿੱਚ ਪਾਣੀ ਆਉਂਦਾ ਹੈ। ਬਸ ਉੱਥੋਂ ਜਿੰਨੇ ਦੋ ਤਿੰਨ ਕੈਨੀਆਂ ਜਿੰਨੀਆਂ ਕੁ ਭਰ ਲਈਆਂ ਬਸ ਬਹੁਤ ਹੈ ਸਾਰਾ ਸਾਰਾ ਦਿਨ ਲੋਕੀ ਉਹੀ ਚਲਾਉਂਦੇ ਨੇ ਇਹ ਦਿੱਲੀ 'ਚ ਪਹਿਲਾਂ ਪਾਣੀ ਦੀ ਬੜੀ ਬਰਬਾਦੀ ਕੀਤੀ ਆ ਲੋਕਾਂ ਨੇ ਹੁਣ ਭੁਗਤ ਰਹੇ ਨੇ ਇਵੇਂ ਹੀ ਹੁਣ ਪੇੜ ਪੌਦੇ ਕੱਟਣ ਲੱਗ ਗਏ ਬਿਨਾਂ ਹੀ ਗੱਲ ਤੋਂ ਸਗੋਂ ਪੇੜ ਪੌਦੇ ਤਾਂ ਲਗਾਉਣੇ ਚਾਹੀਦੇ ਆ ਊਂ ਵੀ ਹਰਿਆਲੀ ਦੇਖਣ 'ਚ ਵੀ ਵਧੀਆ ਲੱਗਦੀ ਹੈ ਤੰਦਰੁਸਤ ਰਹਿੰਦਾ ਹੈ ਬੰਦਾ ਸਵੇਰੇ ਸਵੇਰੇ ਜਾਵੇ ਜਦੋਂ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 ਹੁਣ ਸਾਹ ਦੀਆਂ ਬਿਮਾਰੀਆਂ ਲੋਕਾਂ ਨੂੰ ਕਿਉਂ ਲੱਗੀਆਂ ਹੋਈਆਂ ਨੇ ਇਹਨਾਂ ਦੀ ਚਿੰਤਾ ਕਰਕੇ ਕਿ ਪੇੜ ਪੌਦਿਆਂ ਦੀ ਕਮੀ ਹੋ ਰਹੀ ਆ ਆਕਸੀਜਨ ਘੱਟ ਰਹੀ ਹੈ।

Doctor ਕਹਿੰਦਾ ਪਾਣੀ ਖੁੱਲਾ ਪੀਓ ਲੋਕੀ ਪਤਾ ਕੀ ਕਰਦੇ ਹੈ ਪਾਣੀ ਦੋ ਘੁੱਟ ਪੀਂਦੇ ਨੇ ਗਲਾਸ ਪੂਰਾ ਭਰ ਲੈਂਦੇ ਨੇ ਫਿਰ ਉਹ ਸੁੱਟ ਦਿੰਦੇ ਨੇ ਕਿ ਜੂਠਾ ਉਹਨੂੰ ਸੁੱਟ ਦਿੰਦੇ ਵੀ ਤੁਸੀਂ ਜਿੰਨਾ ਪਾਣੀ ਪੀਣਾ ਹੈ ਤੁਸੀਂ ਉੱਨਾ ਗਲਾਸ 'ਚ ਪਾਣੀ ਪਾਓ ਤੇ ਪੀ ਲਓ ਭਰ ਲੈਣਗੇ ਗਲਾਸ ਪੂਰਾ ਤੇ ਪੀਣਗੇ ਦੋ ਘੁੱਟ ਤੇ ਸੁੱਟ ਦਓ ਬਾਅਦ ਚੋਂ ਉਹਨੂੰ ਵੀ ਪਾਣੀ ਕਿੰਨਾ waste ਕਰਦੇ ਨੇ। ਵੀ ਤੁਸੀਂ ਅਗਰ ਪਾਣੀ ਦੀ ਬਚਤ ਨੀ ਕਰਦੇ ਤੁਸੀਂ ਖੁੱਦ ਦੇਖੋ ਨਾ ਜਿੰਨੀ ਤੁਹਾਨੂੰ ਪਿਆਸ ਹੈ ਤੁਸੀਂ ਉੱਨਾ ਪਾਣੀ ਲਓ, ਵੀ ਤੁਸੀਂ ਨਾ waste ਕਰੋ ਪਾਣੀ ਦੀ, ਮੈਂ ਤਾਂ ਭਾਈ ਜਿੰਨਾ ਮੈਨੂੰ ਪਿਆਸ ਲੱਗਦੀ ਮੈਂ ਤਾਂ ਓਨਾ ਹੀ ਪਾਣੀ ਪੀਂਦੀ ਹਾਂ ਮੈਂ ਬਾਕੀ ਪਾਣੀ waste ਨੀ ਹੋਣ ਦਿੰਦੀ। ਮੈਂ ਤਾਂ ਵੀ ਕੱਪੜੇ ਧੌਣ ਵਾਲਾ ਪਾਣੀ ਜੇ ਬਚਦਾ ਹੈਗਾ ਉਹਦੇ ਨਾਲ ਵੀ ਮੈਂ ਸਫ਼ਾਈ ਸਫ਼ੂਈ ਕਰ ਲੈਂਦੀ ਹਾਂ ਵਿਹੜੇ ਵੂਹੜੇ 'ਚ ਸੁੱਟ ਲੈਂਦੀ ਹਾਂ ਕਿ ਚੱਲ ਸਾਫ਼ ਹੋ ਜਾਂਦਾ ਹੈ ਐਕੂਆ ਲਾਇਆ ਵੀ ਦੱਸਿਆ ਤੇ ਉਹਦੀ ਪਾਇਪ ਥੱਲੇ ਮੈਨੇ ਲਾਈ ਵੀ ਬਾਲਟੀ ਕਿ ਉਹ ਪਾਣੀ waste ਨੀ ਹੋਣ ਦੇਣਾ ਮੈਂ ਬੂਟਿਆਂ ਵਗ਼ੈਰਾ 'ਚ ਪਾ ਦਿੰਦੀ ਹਾਂ।

ਇੱਕ ਇੱਕ ਨਾ ਪੇੜ ਲਗਾਉਣਾ ਚਾਹੀਦਾ ਹੈ ਤਾਂ ਕਿ ਆਕਸੀਜਨ ਵੀ ਰਹੇ ਕਿ ਤੁਹਾਡੀ ਧਰਤੀ ਵੀ safe ਰਹੇ ਤੇ ਪਾਣੀ ਵੀ safe ਰਹੇ ਮੈਂ ਤਾਂ ਆਪ ਸਾਡੇ ਵੀ ਇਹੀ ਆ ਪੇੜ ਪੌਦੇ ਐਨ ਲੱਗੇ ਹੋਏ ਨੇ ਕੋਠੇ ਤੇ ਵੀ ਅਸੀਂ ਬ~ ਬਥੇਰੀ ਖੇਤੀ ਕੀਤੀ ਹੋਈ ਹੈ ਜਿਹੜਾ ਚੀਜ਼ਾਂ ਲਗਾ ਸਕਦੇ ਹਾਂ ਉਹ ਲਗਾਏ ਆ ਸੁੱਧ ਦਾ ਸੁੱਧ ਹੁੰਦਾ ਹੈ ਨਾਲੇ ਨਾਲੇ ਆਕਸੀਜਨ ਦੀ ਮਾਤਰਾ ਵੱਧਦੀ ਹੈ ਦੂਜਾ ਪਾਣੀ ਦੀ ਵੀ ਆਪਾਂ ਐਨ ਰੱਖੀ ਦੀ ਹੈ ਵੀ ਵਰਤੋਂ ਵਧੀਆ ਕਰੀ ਦੀ ਹੈ ਵੀ ਕੋਈ ਇਉਂ ਨੀ ਵੀ ਫ਼ਾਲਤੂ 'ਚ ਪਾਣੀ ਰੇੜੀ ਜਾ ਰਹੇ ਹਾਂ ਜਾਂ ਕਿਸ ਤਰ੍ਹਾਂ ਬਸ ਲੋਕਾਂ ਨੂੰ ਵੀ ਇਹੀ ਜਾਗਰੂਕ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਵਾਲੇ ਪਾਸੇ ਤਾਂ ਹੀ ਜੀਵਨ ਆਪਣਾ ਸੁਰੱਖਿਅਤ ਰਹਿ ਸਕਦਾ ਹੈ। ਹਾਂ ਯਾਰ ਕੀ ਕਹਿ ਸਕਦੇ ਹਾਂ ਹੁਣ ਵੀ ਸਰਕਾਰਾਂ ਤਾਂ ਕਰਦੀਆਂ ਨੇ ਬੜੇ ਬੜੇ ਕਿੰਨਾ ਮੈਂ rallies ਕੱਢਦੀਆਂ ਸਭ ਕੁੱਝ ਕਰਦੀਆਂ ਨੇ ਇਹ ਤੇ ਲੋਕਾਂ ਨੂੰ ਖੁੱਦ ਨੂੰ ਸਮਝਣਾ ਚਾਹੀਦਾ ਕਿ ਆਪਾਂ ਨੂੰ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਪਾਣੀ ਬਚਤ ਹੋਏਗੀ ਧਰਤੀ ਦੀ ਬਚਤ ਹੋਏਗੀ ਤਾਂ ਹੀ ਤਾਂ ਤੁਸੀਂ ਜੀ ਪਾਓਗੇ। ਜੀਵਨ ਹੈ ਜੀਵਨ ਦਾ ਬਹੁਤ ਬਹੁਮੁੱਲਾ ਅੰਗ ਹੈ ਆਪਣਾ ਪਾਣੀ, ਪਾਣੀ ਤੋਂ ਬਿਨਾਂ ਕਿੱਥੇ ਜ਼ਿੰਦਗੀ ਹੈ ਫਿਰ।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 ਮੇਰਾ ਤਾਂ ਆਪ ਕਿ ਹਾਏ ਵੀ ਮਤਲਬ ਹੁਣ ਆਉਣ ਵਾਲੇ time 'ਚ ਤਾਂ ਪਾਣੀ ਬਚੇਗਾ ਹੀ ਨੀ ਜਿਸ ਤਰੀਕੇ ਨਾਲ ਹੁਣ ਤਾਂ ਇੰਨਾ ਮਾੜਾ ਹਾਲ ਹੋ ਰਿਹਾ ਹੈਗਾ। ਉਹੀ ਤਾਂ ਹੈ ਨਾ ਚਲੋ ਰੱਬ ਰਾਖਾ ਹਨਾ।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 ਚਲੋ ਠੀਕ ਹੈ। ਚੰਗੇ ਜੀ bye Bye

Hello ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ, ਕਿਵੇਂ ਹੋ?

ਹਾਂਜੀ ਬਸ ਵਧੀਆ

ਮੈਂ ਸੁਣਿਆ ਹੈ ਕਿ ਅਹ ਕਹਿੰਦੇ ਸੀ ਕਿ ਕੋਈ ਬਾਬਾ ਹਰਭਜਨ ਸਿੰਘ ਹੈ ਜਿਹੜੇ ਕਿ ਬੜੇ ਵਧੀਆ army man ਹੋਏ ਆ ਤੇ ਜਿਹਨਾਂ ਦੇ ਮਤਲਬ ਹੁਣ ਉਹ ਸ਼ਹੀਦ ਹੋ ਚੁੱਕੇ ਆ ਤੇ ਮੈਂ ਕਹਿੰਦੇ ਕਿ ਉਹ ਅੱਜ ਵੀ border ਤੇ ਪਹਿਰਾ ਦਿੰਦੀ ਹੈ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 ਸੀਗੇ ਤੇ captain ਸੀਗੇ ਤਾਂ ਕਰਕੇ

ਹਾਂਜੀ ਮੈਂ ਦੱਸ ਦਿੰਦੀ ਹਾਂ ਬਾਬਾ ਹਰਭਜਨ ਸਿੰਘ ਜੀ ਜੋ ਸੀਗੇ, ਇੱਕ ਭਾਰਤੀ ਫ਼ੌਜ ਸੀ, ਫ਼ੌਜ ਦੇ ਸਿਪਾਹੀ ਸੀ ਤੇ ਜਿਸਨੇ ਤੀਹ ਜੂਨ ਉੱਨੀ ਸੌ ਪੈਂਹਠ ਤੋਂ ਚਾਰ ਅਕਤੂਬਰ ਉੱਨੀ ਸੌ ਅਠੱਤਰ ਤੱਕ ਸੇਵਾ ਕੀਤੀ ਸੀ ਹਾਂਜੀ, ਉਸਨੂੰ ਮਰਨ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ ਜਦੋਂ ਮਰ ਗਏ ਸੀ,

ਹਮ ਤੇ ਹਾਂਜੀ ਉਹ ਭਾਰਤ ਦਾ ਸਭ ਤੋਂ ਦੂਜਾ ਸਭ ਤੋਂ ਵੱਡਾ ਭਾ~ ਬਹਾਦਰੀ ਪੁਰਸ਼ਕਾਰ ਹੈਗਾ ਹੈ। ਤੇ ਉਹਨਾਂ ਨੇ ਮਤਲਬ ਮੈਨੂੰ ਜੀਵਨ ਬਾਰੇ ਤੇ ਉਹਨਾਂ ਦੇ ਫ਼ੌਜ਼ੀ career ਬਾਰੇ ਦੱਸੋਗੇ ਕਿ ਉਹਨਾਂ ਦਾ ਜਿਹੜਾ ਸ਼ੁਰੂਆਤੀ ਦਾ ਜੀਵਨ ਸੀ ਉਹ ਕਿਸ ਤਰ੍ਹਾਂ ਦਾ ਸੀ ਤੇ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਜਿਹੜੇ ਫ਼ੌਜ਼ੀ career ਨੂੰ start ਕੀਤਾ?

ਤੇ ਇਹ ਆਪਣੀ ਮੁਢਲੀ ਸਿੱਖਿਆ ਇੱਕ ਪਿੰਡ ਦੇ school ਵਿੱਚ ਇਹਨਾਂ ਨੇ ਪੂਰੀ ਕੀਤੀ ਸੀ, ਤੇ ਫਿਰ ਮਾਰਚ ਉੱਨੀ ਸੌ ਪੈਂਹਠ ਵਿੱਚ ਪੱਟੀ, ਪੰਜਾਬ ਦੇ DAV high school ਤੋਂ matric ਕੀਤੀ, ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਇੱਕ ਸਿਪਾਹੀ ਵਜੋਂ ਭਾਰ~ ਭਰਤੀ ਹੋਇਆ, ਭਰਤੀ ਹੋਏ ਸੀ ਇਹ ਤੇ ਪੰਜਾਬ ਹਾਂਜੀ ਪੰਜਾਬ regiment ਵਿੱਚ ਸ਼ਾਮਲ ਹੋ ਗਏ ਸੀ ਇਹ। ਹਾਂਜੀ।

ਮੌਤ ਬਾਰੇ ਦੱਸੋਗੇ ਕਿ ਮੌਤ ਦਾ ਤੇ ਉਹ ਮਤਲਬ ਉਹਦੀ ਵੀ ਕਹਿੰਦੇ ਕੋਈ ਕਥਾ ਪ੍ਰਚਲਿਤ ਹੈਗੀ ਹੈ, ਕੋਈ ਦੰਤ ਕਥਾ ਆ, ਉਸ ਬਾਰੇ ਕੁੱਝ ਦੱਸੋ ਮੈਨੂੰ। ਹਾਂਜੀ ਹਾਂਜੀ ਅਹ ਹਰਭਜਨ ਸਿੰਘ ਨੂੰ ਉੱਨੀ ਸੌ ਅਠੱਤਰ ਨੂੰ ਵਿੱਚ ਪੂਰਬੀ ਸਿੱਕਮ, ਭਾਰਤ ਵਿੱਚ ਨਾਥੂ ਲਾ ਦੇ ਨੇੜੇ ਸ਼ਹੀਦ ਕੀਤਾ ਗਿਆ ਸੀ,

ਨਾਲੇ ਵਿੱਚ ਡਿੱਗਣ ਤੋਂ ਬਾਅਦ ਸ਼ਹੀਦ ਹੋ ਗਏ ਸੀ ਤੇ ਬਾਈ ਸਾਲ ਦੀ ਉਮਰ ਵਿੱਚ ਹਰਭਜਨ ਸਿੰਘ ਜੀ ਦੀ ਸ਼ੁਰੂਆਤੀ ਮੌਤ ਵਿੱਚ ਇੱਕ ਦੰਤਕਥਾ ਅਤੇ ਧਾਰਮਿਕ ਸ਼ਰਧਾ ਦਾ ਵਿਸ਼ਾ ਵੀ ਹੈ ਜੋ ਭਾਰ~ ਜੋ ਭਾਰਤੀ ਫੌਜ ਦੇ ਨਿਯਮਿਤ, ਉਸਦੇ ਪਿੰਡ ਦੇ ਲੋਕਾਂ ਅਤੇ ਜ਼ਾਹਰ ਤੌਰ 'ਤੇ ਚੀਨੀ people's liberation army ਦੇ ਸਰਹੱਦ ਪਾਰ ਸੁਰੱਖਿਆ ਦੇ ਸਿਪਾਹੀਆਂ ਵਿੱਚ ਪ੍ਰਸਿੱਧ ਹੋ ਗਈ ਤੇ ਸਿੱਕਮ ਅਤੇ ਤਿੱਬਤ ਵਿਚਕਾਰ ਭਾਰਤ-ਚੀਨੀ ਸਰਹੱਦ, ਹਾਂਜੀ,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

ਰੇਲਗੱਡੀ ਰਾਹੀਂ ਭਾਰਤ ਦੇ ਪੰਜਾਬ ਰਾਜ ਦੇ ਕਪੂਰਥਲਾ ਜ਼ਿਲੇ ਦੇ ਪਿੰਡ ਕੂਕਾ ਲਈ ਭੇਜਿਆ ਜਾਂਦਾ ਹੈ ਜਦੋਂ ਕਿ ਭਾਰਤੀ ਰੇਲਵੇ ਦੀ ਕਿਸੇ ਵੀ ਰੇਲਗੱਡੀ 'ਤੇ ਖਾਲੀ ਬਰਥਾਂ ਨੂੰ ਹਮੇਸ਼ਾ ਕਿਸੇ ਵੀ ਉਡੀਕ ਸੂਚੀਬੱਧ ਯਾਤਰੀ ਜਾਂ ਕਿ ਅਹ ਅਟੈਂਡੈਂਟਾਂ ਦੁਆਰਾ ਪਹਿਲਾਂ ਆਓ-ਪਹਿਲਾਂ ਆਓ ਦੇ ਆਧਾਰ 'ਤੇ allot ਕੀਤਾ ਜਾਂਦਾ ਹੈ ਫਿਰ ਬਾਬਾ ਲਈ ਇੱਕ ਵਿਸ਼ੇਸ਼ ਰਾਂਖਵਾਂ ਰਾਖਵਾਂਕਰਨ ਕੀਤਾ ਜਾਂਦਾ ਹੈ, ਹਰ ਸਾਲ ਉਸਦੇ ਜੱਦੀ ਸ਼ਹਿਰ ਦੀ ਯਾਤਰਾ ਹੁੰਦੀ ਹੈ, ਇੱਕ ਸੀਟ ਖਾਲੀ ਛੱਡ ਦਿੱਤੀ ਜਾਂਦੀ ਹੈ ਅਤੇ ਤਿੰਨ ਸਿਪਾਹੀ ਬਾਬੇ ਦੇ ਨਾਲ ਉਸਦੇ ਘਰ ਜਾਂਦੇ ਹਨ। ਤੇ ਨਾਥੂਲਾ ਅਤੇ ਤਾਇਨਾਤ ਸੈਨਿਕਾਂ ਦੁਆਰਾ ਇੱਕ ਛੋਟੀ ਜਿਹੀ ਰਕਮ ਕਰ ਮਹੀਨੇ ਉਸਦੀ ਮਾਂ ਨੂੰ ਭੇਜੀ ਜਾਂਦੀ ਹੈ ਉਸਦਾ ਪਿੰਡ ਅੱਜ ਵੀ ਉਸਨੂੰ ਸ਼ਹੀਦ ਵਜੋਂ ਯਾਦ ਕਰਦਾ ਹੈ ਅਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੀ ਪਹਿਲਾਂ ਮਦਦ ਕਰਦਾ ਹੈ, ਮਦਦ ਕਰਨ ਦੀ ਪਹਿਲ ਕੀਤੀ। ਤੇ ਪ੍ਰਸਿੱਧ ਸਭਿਆਚਾਰ ਵਿੱਚ ਉਹਨਾਂ ਦੀ ਕੀ ਭੂਮਿਕਾ ਸੀ, ਇਸ ਬਾਰੇ ਦੱਸੋਗੇ।